ਆਹੋ ਬੀਬੀ ਛਿੰਦੋ ਵੀ ਠੀਕ ਐ। ਤੇ ਗਈ ਸੀ ਉਨਾਂ ਦੇ ਘਰ ਫਿਰ। ਨਾ ਅੜੀਏ ਮੈਂ ਨੀ ਗਈ time ਹੀ ਨਹੀਂ ਲੱਗਦਾ ਹੁਣ ਜਾਣ ਦਾ। ਨਹੀਂ ਸੁਮਨ ਭਾਬੀ ਦੇ ਨਾਲ ਘਰ।

ਸੁਮਨ ਦੇ ਘਰ। ਨਾ ਉਨਾਂ ਘਰ ਵੀ ਨੀ ਗਈ।

ਇਹਦਾ ਹੀ ਕੋਣ ਨੇ ਦੱਸਦੇ ਨਹੀਂ ਸੁਭਾਵ ਬਾਰੇ। ਅੱਛਾ ਉਦਨ ਮੈਨੂੰ ਧੱਕੇ ਨਾਲ ਲਾ ਗਈ ਮੈਂ ਉੱਥੇ ਬੈਠੀ ਰਾ ਬੈਠੀ ਰਾ ਮੈਂ ਕਿਹਾ ਕਦੋਂ ਆਉੰਦੀ ਸਕੂਟਰੀ ਤੇ ਮੈਨੂੰ ਛੱਡਣ ਜਾਵੇ ਘਰ।

ਮੈਂ ਉੱਥੇ ਕੁਝ ਬੋਲਾ ਨਾ ਮੈਨੂੰ ਕਹਿੰਦੀ ਤੂੰ ਸ਼ਰਮਾ ਹੀ ਬੜਾ ਗਈ ਏ।

ਸ਼ਿਵ ਹੁਣ ਉੱਥੇ ਬੈਠਾ ਮੈ ਇਹਨੇ ਆਰਾਮ ਨਾਲ ਬੈਠੀ ਸੀ ਉੱਥੇ ਕੋਈ ਹਿਸਾਬ ਨਹੀਂ। ਠੀਕ ਐ। ਹੋਰ ਸੁਣਾ? ਵਧੀਆ ਬਸ ਤੋਂ ਦੱਸ? ਬਸ ਭੂਈ ਵੀ ਆਈ ਹੋਇ ਸੀ ਉੱਧਰੋ ਦੀ। ਅੱਛਾ ਇਹਨੂੰ ਵੀ ਮਿਲੀ ਸੀ।

ਠੀਕ ਐ। ਜਦੋਂ ਅਸੀਂ ਜਾਂਦੇ ਸੀ ਉਦੋ ਬਾਰਿਸ਼ ਆ ਗਈ।

ਫਿਰ ਕਹਿੰਦੀ ਕੀ ਸਕੂਟਰੀ ਕਿੱਦਾ ਲੈਣ ਜਾਣਾ ਹੁਣ। ਹਮ ਮੈਨੂੰ ਕਹਿੰਦੀ ਆਜਾ ਚੱਲੀਏ ਉੱਥੇ ਕੀ ਕਹਿੰਦੇ ਉਹਦਾ ਨਾਮ gurdaspur

ਤੂੰ ਚੱਲੇ ਜਾਣਾ ਸੀ। ਮੈਂ ਗਈ ਨੀ ਅੱਛਾ ਕਿਉਂਕਿ ਉਹਦੇ ਪਾਪਾ ਨੇ ਉੱਥੇ ਜਾਣਾ ਸੀ ਬੱਸ ਚ। ਠੀਕ ਐ ਉਧਰ ਬਾਰਿਸ਼ ਬੜੀ ਹੋਣ ਲੱਗ ਗਈ ਸੀ ਜਿੱਦਣ ਗਈ ਸੀ ਹਮ। ਧਾਰੀਵਾਲ ਫਿਰ ਉਹ ਵੀ ਨੀ ਗਈ ਕਹਿੰਦੀ ਬਾਰਿਸ਼ ਬੜੀ ਐ। ਠੀਕ ਐ। ਹੋਰ ਸੁਣਾ ਫਿਰ ਉਹਦਾ ਫੁੱਫੜ ਆਇਆ।

ਫਿਰ ਉਹ ਆਈ ਉਹਦੇ ਨਾਲ ਛੱਡਣ। ਠੀਕ ਐ। ਮੈਂ ਉੱਥੇ ਜਾ ਕੇ ਬਹਿ ਗਈ ਆਰਾਮ। ਤੈਨੂੰ ਕੋਣ ਕਹਿੰਦਾ ਸੀ ਜਾਣ ਲਈ।

ਕਹਿ ਤੈਨੂੰ ਇਹ ਤੋੜਾ ਕਿਹਾ ਸੀ ਆਪਣੇ ਨਾਲ ਲੈਜਾ ਮੈਨੂੰ ਮਿਲ ਲਾ। ਹਾਂ ਠੀਕ ਐ। ਉਹ ਤਾਂ ਨਾਲ ਲੈਣ ਤੇ ਆ ਗਈ। ਠੀਕ ਐ.

ਵਧੀਆ ਭੈਣੇ ਤੂੰ ਸੁਣਾ. ਤੂੰ ਸੁਣਾ ਹੁਣ ਆਪਣੇ ਇੱਥੋਂ ਦੀ ਕੋਈ ਗਲਬਾਤ।

ਕਾਜਲ ਦੀ ਤੇਰਾ phone ਗੁੰਮ ਕਿੱਦਾਂ ਹੋਇਆ ਸੀ।? ਕੋਈ ਚੁੱਕ ਕੇ ਲੈ ਗਿਆ ਸੀ। ਤੇ ਤੈਨੂੰ ਪਤਾ ਨੀ ਚੱਲਿਆ ਕੀ ਤੈਰਾ phone ਕੋਈ ਚੱਕ ਕੇ ਲੈ ਗਿਆ

ਲੈ ਕਿਹਨੇ ਚੁੱਕਿਆ ਸੀ ਤੈਨੂੰ ਉਹਦੀ ਸ਼ਕਲ ਪਤਾ? ਹਮ ਤੇ ਜੇ ਤੈਨੂੰ ਮੈਂ ਫਿਰ ਤੋਂ ਆਏ ਤੇਰੀ ਦੁਕਾਨ ਤੇ ਕੁਝ ਲੈਣ। ਫਿਰ ਕੀ ਕਹਿਣਾ ਜਦੋਂ ਹੁਣ ਫੋਨ ਹੀ ਵਾਪਿਸ ਮਿਲ ਗਿਆ ਫਿਰ ਕੀ ਕਹਿ ਦੇਣਾ ਉਹਨੂੰ। ਮਤਲਬ ਉਹਨੇ ਕਿੱਦਾ ਫੋਨ ਕੀ ਕੀ ਕੀਤਾ ਰੱਖ ਤਾਂ ਜਾਂ ਦੁਕਾਨ ਦੇ ਅੱਗੇ ਹੀ ਰੱਖ ਤਾ ਸੀ। ਨਾ ਉੱਥੇ ਰੱਖਤਾ ਸੀ ਬਾਹਰ। ਫਿਰ ਤੂੰ ਐਨੇ ਦਿਨ ਕਿੱਦਾਂ ਕੱਢੇ ਦੁਕਾਨ ਦੇ ਉਹਦੇ phone ਦੇ ਬਿਨਾ। ਬੜੇ ਪਾਪਾ ਦਾ phone ਲੈ ਲਿਆ ਸੀ ਨਾ। ਕਹਿਣਾ ਹੁਣ ਕਿਸੇ ਦਾ ਕਿਸੇ ਦਾ ਕਿਸੇ ਨਾ ਕਿਸੇ ਦਾ ਫੜਨਾ ਸੀ ਜਦੋਂ ਆਪਣਾ ਨੀ ਮਿਲਿਆ।

ਹੋਰ ਐਨਾ time ਕਿੱਦਾਂ ਰਹਿਣਾ ਸੀ phone ਦੇ ਬਿਨਾ।

ਚੰਗੀ ਗੱਲ ਐ ਸਗੋਂ ਮਿਲ ਗਿਆ ਨਹੀਂ ਮਿਲਦਾ ਤਾਂ ਫਿਰ ਤੂੰ ਬਟਨਾ ਵਾਲੇ phone ਤੇ ਆ ਜਾਣਾ ਸੀ। ਫਿਰ ਮੈਨੂੰ ਨਵਾਂ ਲੈਣਾ ਪੈਣਾ ਸੀ ਬਟਨਾਂ ਵਾਲਾ ਕਿਉਂ ਚਲਾਉਣਾ ਸੀ ਮੈਂ। ਬਟਨਾਂ ਵਾਲਾ ਪਹਿਲਾ ਵਾਗੁਂ ਜਿਦਾਂ ਮੈਂ ਮੇਰੇ ਕੋਲੋ ਟੁੱਟਿਆ ਸੀ ਫੇਰ ਥੋੜੀ ਦੇਰ ਤੱਕ। phone ਖੋਹ ਗਿਆ ਸੀ ਮੇਰਾ ਇੱਕ ਵਾਰੀ ਉਹ phone ਨਾ ਅੜੀਏ ਕਿਸੇ ਦਾ ਫੋਨ ਆਇਆ ਕਰਦਾ ਸੀ ।

ਸ਼ੁਰੂ ਤੇ seven eight eight ਸੀ। ਆਹ ਵਾਲੇ ਨੰਬਰ ਤੋਂ ਆਇਆ ਕਰਦਾ ਸੀ ਮੈਂ ਮਾਸੀ ਨੂੰ ਕਿਹਾ ਕਰਦੀ ਸੀ ਮਾਸੀ ਚੁੱਕੋ phone ਮਾਸੀ ਚੁੱਕੋ ਮੈਂ ਜਿੱਦਾ phone ਲੈ ਕੇ ਆਈ phone ਥੱਲੇ ਡਿੱਗ ਗਿਆ। ਆਖੇ ਕੁੱਤੀ ਨੇ ਮੇਰਾ ਫੋਨ ਥੱਲੇ ਸੁੱਟਤਾ ਤੇ ਤੋੜ ਤਾ। phone ਟੁੱਟ ਗਿਆ ਸੀ ਫਿਰ ਮੈਂ ਉੱਥੇ ਚਾਰਜਰ ਲਾ ਤਾ ਫਿਰ ਜੈਕ ਖਰਾਬ ਹੋ ਗਿਆ। ਅੱਛਾ ਫੇਰ। ਫੇਰ ਜੈਕ ਖਰਾਬ ਹੋੋ ਗਿਆ ਤੇ ਫਿਰ ਮੈਂ phone ਉੱਥੇ ਹੀ ਛੱਡ ਤਾ।. ਉਹ ਤੋਂ ਆਵਾਜ ਕਰ ਜਾਂਦੀ ਸੀ ਮੇਰਾ phone ਕਿੰਨੇ ਤੋੜਿਆ।

ਟੁੱਟ ਗਿਆ ਸੀ ਵੈਸੇ ਉਹ ਹੇਨਾ।

phone ਤਾਂ ਇੱਦਾ ਜਿੱਦਾ ਪਤਾ ਨੀ ਕੀ ਜਿੱਦਾ ਜਿੰਦਗੀ ਸਾਰੀ phone ਨਾਲ ਇਸ ਕੁੜੀ ਦੀ। ਤੇ ਹੋਰ phone ਵਿੱਚ ਤਾ ਜਾਨ ਵੱਸਦੀ ਬੰਦੇ ਦੀ ਅੱਜਕੱਲ। ਅੱਛਾ ਤੇ phone ਤੋਂ ਬਿਨਾ ਕੁਝ ਨੀ। ਨਾ phone ਤੋਂ ਬਿਨਾ ਕੁਛ ਨੀ। ਹੋਰ ਸੁਣਾ ਕੀ ਹਾਲ ਚਾਲ? ਬਸ ਠੀਕ ਐ ਹਾਲ ਵੀ ਠੀਕ ਐ ਚਾਲ ਵੀ ਠੀਕ ਐ।

ਇਹ ਕਾਹਦਾ music ਵੱਜਦਾ। ਆ।

ਅੜੀਏ hold ਤੇ ਲੱਗ ਜਾਂਦਾ ਬਾਰ ਬਾਰ। ਅੱਛਾ ਤੇ ਹੁਣ ਗਾਲ ਕੱਢਣੀ ਤੂੰ ਵੀ ਸਿਖ ਲਈ ਐ ਠੀਕ ਐ। ਤੈਨੂੰ ਪਤਾ। ਕੀ ਪਤਾ? ਅਮਨ ਨੇ ਇੱਕ video ਬਣਾਉਣਾ ਸ਼ੁਰੂ ਕੀਤੀ। ਚੱਲ ਬੇਬੇ ਠੀਕ ਐ ਫਿਰ ਸਵੇਰੇ ਕਰਾਂਗੇ ਗੱਲ ਫਿਰ ਠੀਕ ਐ

good good good hello ਹਾਂਜੀ ਜੀ

ਹਾਂਜੀ ਜੀ, ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਚਾਲ ਜੀ ਤੁਹਾਡਾ? ਵਧਿਆ ਜੀ ਵਧਿਆ, ਤੁਸੀਂ ਦਸੋ ਜੀ ਹਾਂਜੀ ਜੀ, ਆਪਾਂ ਵੀ ਵਧਿਆ ਜੀ ਹੋਰ ਜੀ ਘਰ ਪਰਿਵਾਰ ਕਿੱਦਾਂ ਸਾਰੇ? ਸੱਬ ਬਹੁਤ ਵਧਿਆ, ਤੁਸੀਂ ਦਸੋ ਜੀ ਹਾਂਜੀ ਜੀ, ਸਾਡੇ ਵੀ ਸਬ ਵਧਿਆ ਨੇ ਜੀ, ਹੋਰ ਜੀ ਕੀ ਕਰ ਰਹੇ ਹੋ ਤੁਸੀਂ? ਬਸ ਜੀ ਕੁੱਛ ਨੀ, ਵੇਹਲੇ ਬੈਠੇ ਸੀਗੇ ਹਾਂਜੀ, ਮੈਂ ਸੋਚਿਆ ਅੱਜ ਆਪਾਂ homeopathic ਬਾਰੇ ਗੱਲ ਕਰ ਲਇਏ ਹਾਂਜੀ ਜੀ, ਜਰੂਰ ਜੀ, ਕਰੋ ਜੀ ਹਾਂਜੀ homeopathy ਨੂੰ ਦੋ ਸਦੀਆਂ ਪੁਰਾਣੀ ਦਵਾਈ ਪ੍ਰਣਾਲੀ ਮੰਨਿਆਂ ਜਾਂਦਾ ਹੈ ਜੋ ਕਿ ਕਿਸੇ ਵਿਅਕਤੀ ਦੇ ਸ਼ਰੀਰ ਨੂੰ ਵਿਸ਼ੇਸ਼ ਤੌਰ ਤੇ ਤਿਆਰ ਕੀਤੀਆਂ ਦਵਾਈਆਂ ਨਾਲ ਕੁਦਰਤੀ ਤੌਰ ਤੇ ਸ਼ਰੀਰ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੀ ਹੈ ਇਸ interview ਵਿਚ ਐਡੀਲੇਡ ਤੋਂ homeopathy practitioner ਰੇਖਾ ਸ਼ਰਮਾ, ਇਸ ਤੇ ਕਮ ਕਰਨ ਦੇ ਤਰੀਕੇ ਬਾਰੇ ਵਿਸਥਾਰ ਨਾਲ ਦਸ ਰਹੇ ਹਨ ਹਾਂਜੀ ਜੀ, ਰੇਖਾ ਸ਼ਰਮਾ ਜੋ ਕਿ ਪਿਛਲੇ ਪੱਚੀ ਸਾਲਾਂ ਤੋਂ ਵੱਧ ਸਮੇਂ ਤੋਂ homeopathy ਦਾ ਅਭਿਆਸ ਕਰ ਰਹੇ ਹਨ, ਦਸਦੇ ਹਨ ਕਿ ਇਹ ਦਵਾਈ ਦਾ ਇੱਕ ਸੰਪੂਰਣ ਪ੍ਰਣਾਲੀ ਹੈ ਜੋ ਕਿ ਲਾਇਕ ਲਾਇਕ ਦੇ ਸੰਥਾਪ ਦੀ ਤੇ ਅਧਾਰਿਤ ਹੈ ਓਹੋ ਕਹਿੰਦੇ ਹਨ ਕਿ ਜੇ ਤਾਂ ਸਹੀ ਢੰਗ ਨਾਲ ਸੁੰਨੀਆਂ ਜਾਵੇ ਅਤੇ ਸਹੀ ਸਮੇਂ ਤੇ ਸਹੀ ਕੀਤੀ ਜਾਵੇ ਤਾਂ ਹੈਮੋਪੈਥੀ homeopathic ਡਾਕਟਰੀ ਵਿਗਿਆਨ ਵਿਚ ਇਲਾਜ ਦਾ ਸਬ ਤੋਂ ਤੇਜ ਤਰੀਕਾ ਸਾਬਿਤ ਹੁੰਦੀ ਹੈ , ਸਮ੍ਰਿਤੀ ਸ਼ਰਮਾ ਦਾ ਕਹਿਣਾ ਹੈ ਕਿ ਦਵਾਈ ਦੇ ਇਸ ਰੂਪ ਵਿਚ ਕਿਸੇ ਵੀ ਦਵਾਈ ਨੂੰ ਪ੍ਰਜਵੀਜ ਕਰਨ ਤੋਂ ਪਹਿਲਾਂ practitioner ਦੁਆਰਾ ਵਿਅਕਤੀ ਦੇ ਮਨੋਵਿਗਿਆਨਿਕ ਲੱਛਣਾਂ ਨੂੰ ਵੀ ਵਿਚਾਰਿਆ ਜਾਂਦਾਂ ਹੈ ਹਾਂਜੀ ਜੀ homeopathic ਉਪਚਾਰ ਦੀ ਚੋਣ ਕਰਨ ਤੋਂ ਪਹਿਲਾਂ ਕਿਸੇ ਵਿਅਕਤੀ ਦੀ ਸਮੁੱਚੀ ਸਿਹਤ ਨੂੰ ਸਮਝਣ ਲਈ ਮਨੋਵਿਗਿਆਨਿਕ ਲੱਛਣਾਂ ਜਿਵੇਂ ਕਿ ਭਾਵਨਾਵਾਂ, ਵਿਚਾਰਾਂ ਅਤੇ ਵਿਆਵਹਾਰਾਂ ਨੂੰ ਅਕਸਰ ਧਯਾਨ ਵਿਚ ਰੱਖਿਆ ਜਾਂਦਾ ਹੈ ਸ਼੍ਰੀਮਤੀ ਸ਼ਰਮਾ ਨਿਹਾਲ ਕਿ ਸਾਵਧਾਨ ਕੀਤਾ ਹੈ ਕਿ ਮਰੀਜਾਂ ਨੂੰ homeopathic ਉਪਚਾਰ ਦਾ ਰਸਤਾ ਚੁਨਣ ਤੋਂ ਪਹਿਲਾਂ ਆਪਣੇ ਸਿਹਤ ਸੰਭਾਲ ਪ੍ਰਦਾਤਾ ਪ੍ਰਦਾਤਾ ਨਾਲ ਆਪਣੀ ਸਿਹਤ ਸਥਿਤੀ ਬਾਰੇ ਸਲਾਹ ਕਰਨੀ ਚਾਹੀਦੀ ਹੈ homeopathic ਉਪਚਾਰਾਂ ਨੂੰ ਆਮਤੌਰ ਤੇ ਸੁਰੱਖਿਅਤ ਮੰਨਿਆ ਜਾਂਦਾ ਹੈ ਕਿਉਂਕਿ ਇਹ ਪਤਲੇ ਰੂਪਾਂ ਵਿਚ ਤਿਆਰ ਕਿੱਤੇ ਜਾਂਦੇ ਹਨ ਜਿਸ ਕਰਕੇ ਇਹਨਾਂ ਤੋਂ ਗੰਭੀਰ ਮਾਂ ਦੇ ਪ੍ਰਭਾਵਾਂ ਦੀ ਉਮੀਦ ਨਹੀਂ ਕੀਤੀ ਜਾਂਦੀ ਸ਼੍ਰੀਮਤੀ ਸ਼ਰਮਾ ਸਲਾਹ ਦਿੰਦੇ ਹਨ ਕਿ homeopathy ਨੂੰ ਸਬੂਤ ਅਰਧਾਰਿਤ ਡਾਕਟਰੀ ਇਲਾਜ ਦੇ ਬਦਲ ਵਜੋਂ ਨਹੀਂ ਵਰਤਿਆ ਜਾ ਚਾਹੀਦਾ ਖਾਸ ਕਰਕੇ ਗੰਭੀਰ ਤੇ ਜਾਨਲੇਵਾ ਸਥਿਤੀਆਂ ਵਿਚ ਹਾਲਾਂਕਿ homeopathy ਨੂੰ ਦਸਤ, ਸਾਂਹ ਦੀ ਲਾਜ ਦਮਾਂ, ਚਮੜੀ ਦੇ ਰੋਗ, insomnia ਤਨਾਵ, ਚਿੰਤਾਂ ਅਤੇ ਉਦਾਸੀ ਸਮੇਤ ਕਈ ਤਰਾਂ ਦੀ ਸਿਹਤ ਸਥਿਤੀਆਂ ਦਾ ਇਲਾਜ ਕਰਨ ਲਈ ਕਾਰੀਗਰ ਮੰਨਿਆ ਜਾਂਦਾ ਹੈ ਇਹਨਾਂ ਹਲਾਤਾਂ ਲਈ homeopathy ਦੀ ਪ੍ਰਭਾਵਸ਼ੀਲਤਾ ਦੇ ਵਿਗਿਆਨਿਕ ਸਬੂਤ ਬਹਿਸ ਅਤੇ ਚਰਚਾ ਦਾ ਵਿਸ਼ੇ ਰਹੇ ਹਨ ਮੌਸਮੀ allergy ਦੇ ਇਲਾਜ ਲਈ homeopathy ਦੀ ਵਰਤੋਂ ਹਾਂਜੀ ਜੀ, ਜਾਣਕਾਰੀ ਦਿਓ ਜੀ ਸੁਮੀਤ ਸ਼ਰਮਾ ਦਾ ਦਾਵਾ ਇਹ ਹੈ ਕਿ homeopathy ਮੌਸਮੀ allergy ਲਈ ਬਹੁਤ ਪ੍ਰਭਾਵਸ਼ਾਲੀ ਸਾਬਿਤ ਹੁੰਦੀ ਹੈ ਓਹੋ ਕਹਿੰਦੇ ਹਨ ਜੇਕਰ ਕੋਈ ਵਿਅਕਤੀ allergy ਦੀ ਗੰਭੀਰ ਪੜ੍ਹਾ ਤੋਂ ਪੀੜਿਤ ਹੈ ਤਾਂ ਅਸੀਂ ਮੰ ਮੁੱਖ ਤੌਰ ਤੇ ਲੱਛਣਾਂ ਦੇ ਅਨੁਸਾਰ ਦਵਾਈ ਦੇ ਕੇ ਤੁਰੰਤ ਰਾਹਤ ਪ੍ਰਦਾਨ ਕਰਨ ਤੇ ਧਿਆਨ ਕੇਂਦਰਿਤ ਕਰਦੇ ਹਾਂ ਹਾਲਾਂਕਿ

ਹਾਂਜੀ ਜੀ, ਭਾਰਤ ਸਰਕਾਰ ਦੇ ਮੰਤਰੀ ਮੰਤਰਾਲੇ ਦਾ ਕਹਿਣਾ ਹੈ ਕਿ ਉਸ ਨੇ ਕਦੇ ਦਾਅਵਾ ਨਹੀਂ ਕਿੱਤਾ ਕਿ ਕੋਵਿਡ-ਉਨੀ ਕੋਰੋਨਾ virus ਦਾ ਇੱਕ homeopathic ਇਲਾਜ ਹੈ ਪਰ ਸਰਕਾਰ ਦੇ ਇਸ ਬਿਆਨ ਦੇ ਬਾਵਜੂਦ online ਚੱਲਣ ਲਈ ਵਾਲੇ message ਨਹੀਂ ਰੁਕੇ ਹਨ ਨਹੀਂ ਰੁਕੇ ਰਹੇ ਜਿਹਨਾਂ ਚ ਦਾਅਵਾ ਕਿੱਤਾ ਜਾ ਰਿਹਾ ਹੈ ਕਿ ਵਿਕਲਪ ਦਵਾਈਆਂ virus ਦੇ ਪ੍ਰਸਾਰ ਦੇ ਵਿਰੁੱਧ ਪ੍ਰਭਾਵਸ਼ਾਲੀ ਹਨ ਆਯੁਰਵੇਦ, ਯੋਗਾ ਅਤੇ naturopathy ਜੁਨਾਨੀ, ਸਿੱਧਾ, ਸਿੱਧ, ਸੋਵਾ, ਰਿਗਤਾ ਅਤੇ homeopathy ਰਿਵਾਇਤੀ ਅਤੇ ਵਿਕਲਪ ਦਵਾਈਆਂ ਨੂੰ ਦੁਸ਼ਾਹਿਤ ਕਰਦਾ ਹੈ ਪਰ ਵਿਗਿਆਨ ਵਿੱਚ ਇਸ ਦਾ ਕੋਈ ਆਧਾਰ ਨਾ ਹੋਣ ਅਤੇ ਹਿੰਦੂ ਰਾਸ਼ਟਰਵਾਦੀਆਂ ਵਲੋਂ ਇਸ ਨੂੰ ਦੁਸ਼ਾਹਿਤ ਕਿੱਤੇ ਜਾਨ ਦੀ ਲੋਚਨਾ ਕਿੱਤੀ ਗਈ ਹੈ ਕੋਰੋਨਾ virus ਦੇ ਲੱਛਣ ਕੀ ਹਨ ਅਤੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ? ਕਿ ਲੱਸਣ ਖਾਣ ਜਾਂ ਪਾਣੀ ਪੀਣ ਨਾਲ ਕੋਰੋਨਾ virus ਤੋਂ ਬਚਿਆ ਜਾ ਸਕਦਾ ਹੈ? ਹਾਂਜੀ ਜੀ ਉਨੱਤੀ ਜਨਵਰੀ ਨੂੰ ਤੋਂ ਜਾਰੀ ਇੱਕ ਪ੍ਰੈਸ ਬਰੇ ਅਹ ਪ੍ਰੈਸ ਬਿਆਨ ਤੋਂ ਏਹੇ ਕਢੇ ਜਾ ਰਹੇ ਹਨ ਕਿ homeopathy ਕੋਰੋਨਾ virus ਦਾ ਇਲਾਜ ਕਰ ਸਕਦੀ ਹੈ ਜਦ ਕਿ

ਤਾਂ ਉਹ ਕੋਰੋਨਾ virus ਦਾ ਇਲਾਜ ਕਰ ਸਕਦਾ ਸਕਦਾ ਹੈ ਅਤੇ ਨਾ ਹੀ ਇਸ ਦੇ ਲੱਛਣਾਂ ਦਾ ਇਲਾਜ ਕਰ ਸਕਦਾ ਹੈ ਭਾਰਤ ਵਿੱਚ ਕੋਰੋਨਾ virus ਦੇ ਤਰਕੀਬਨ

ਹਾਂਜੀ ਜੀ, ਆਯੂਸ਼ ਮੰਤਰਾਲੇ ਨੇ ਕੀ ਦਾਅਵਾ ਕਿੱਤਾ? ਉਨੱਤੀ ਜਨਵਰੀ ਨੂੰ ਮੰਤਰਾਲੇ ਵਲੋਂ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਗਿਆ ਸੀ, ਕੋਰੋਨਾ virus ਦੇ ਇਲਾਜ ਰੋਕਥਮ ਲਈ homeopathy ਕੋਰੋਨਾ virus ਦੀ ਲਾਜ, ਦੇ ਲਛਣ ਅਤੇ ਪਪ੍ਰਭੰਧਨ ਵਿੱਚ ਲਾਭਦਾਇਕ ਜੁਨਾਨੀ ਦਵਾਈਆਂ ਇਸ ਅਭਿਆਨ ਵਿੱਚ ਨਿੱਜੀ ਸਥੱਲ ਬਾਰੇ ਲਾਭਦਾਇਕ ਸਲਾਹ ਦਿੱਤੀ ਗਈ ਸੀ ਅਤੇ ਸਿਫਾਰਿਸ਼ ਕਿੱਤੀ ਗਈ ਸੀ ਕਿ homeopathy ਦਵਾਈ arsenicum album ਬਚਾਅ ਵਜੋਂ ਲਿਆ ਜਾ ਸਕਦਾ ਹੈ homeopathic ਸਿਧਾਂਤ ਅਨੁਸਾਰ ਬਹੁਤ ਜ਼ਿਆਦਾ ਪਤਲ ਪਤਲਾ ਪਦਾਰਥ ਲੈਣ ਨਾਲ ਸ਼ਰੀਰ ਦੀ immune ਪ੍ਰਤੀਕਿਰਿਆ ਬੇਹਤਰ ਹੁੰਦੀ ਹੈ ਆਯੂਸ਼ ਦੁਆਰਾ ਸਿਫਾਰਿਸ਼ ਕਿੱਤੀ ਗਈ thirty C ਦਾ ਅਰਥ ਹੈ ਕਿ ਦਵਾਈ ਵਿਚ ਆਮਤੌਰ ਤੇ ਦੇ ਜ਼ੀਰੋ ਅਨੁ ਹੁੰਦੇ ਹਨ ਇੱਕ ਡਾਯੋ diluted tri, trioxide ਹੈ ਹਾਂਜੀ ਜੀ ਜਾਣਕਾਰੀ arsenicum ਇੱਕ ਅਮ arsenic ਹੈ ਜੋ ਕਿ ਹਲਾਤਾਂ ਦੇ ਇਲਾਜ ਲਈ homeopathy ਦੁਆਰਾ ਵਰਤਿਆ ਜਾਂਦਾ ਹੈ ਜੋ ਕਿ ਤੀਹ ਡਿਗਰੀ ਦੇ ਘੋਲ ਵਿਚ arsenic ਦਾ ਕੋਈ ਅਮੁ ਅਸਲ ਅਨੂ ਨਹੀਂ ਹੋਵੇਗਾ ਇਸ ਲਈ ਇਸ ਨੂੰ ਸੁਰੱਖਿਅਤ ਕਰ ਅਨ-ਅਧਿਆ ਓਪਚਾਰਿਤ ਮੰਨਿਆ ਜਾਂਦਾ ਹੈ ਆਲੋਚਨ ਦਾ ਸਾਹਮਣਾ ਕਰਦਿਆਂ ਕਿਹਾ homeopathy ਨੂੰ ਕੋਵਿਡ ਉੱਨੀ ਵਿਸ਼ਾਣੂ ਦੇ ਇਲਾਜ ਵੱਜੋਂ ਵਰਤਿਆ ਜਾ ਸਕਦਾ ਹੈ ਆਯੂਸ਼ ਮੰਤਰੀ ਨਾਯਕ ਨੇ ਪਿਛਲੇ ਹਫਤੇ ਕਿਹਾ ਸੀ ਕਿ press release ਨੇ ਸਿਰਫ ਉਹ ਦਵਾਈਆਂ ਅਹ ਸੁਚਿਬੁਧ ਕਿੱਤਿਆਂ ਜੋ ਸ਼ਰੀਰ ਦੇ ਪ੍ਰਤੀਰੋਧਕ ਸ਼ਕਤੀ ਨੂੰ ਵਧਾਂਦੀਆਂ ਹਨ ਅਤੇ ਕਦੇ ਵੀ ਇਸ ਦੇ ਇਲਾਜ ਦਾ ਦਾਅਵਾ ਨਹੀਂ ਕਰਦਿਆਂ ਹਨ ਹਾਂਜੀ ਜੀ, ਮੰਤਰਾਲੇ ਦਾ ਕਹਿਣਾ ਹੈ ਕਿ advisor ਨੂੰ ਆਮ ਪ੍ਰਸੰਗ ਵਿਚ ਜਾਰੀ ਕਿੱਤਾ ਗਿਆ ਸੀ ਅਤੇ ਇਸ ਦੀ ਸਿਫਾਰਿਸ਼ virus ਦੇ ਇਲਾਜ ਲਈ ਨਹੀਂ ਕਿੱਤੀ ਗਈ ਸੀ ਸਰਕਾਰੀ ਬਿਆਨ ਵਿਚ ਕਿਹਾ ਗਿਆ ਹੈ ਮੀਡਿਆ ਅਤੇ ਮੈਡੀਕਲ ਪੇਸ਼ਾਵਰ ਸੰਸਥਾਵਾਂ

ਜਿਸ ਨਾਲ virus ਦੇ ਫੈਲਣ ਦੀ ਸੰਭਾਵਨਾ ਹੋਰ ਵੱਧ ਜਾਂਦੀ ਹੈ। WhatsApp ਤੇ viral message ਇਸ ਬਾਰੇ ਜਾਣਕਾਰੀ ਦਿਓ ਜੀ? ਹਾਂਜੀ ਜੀ ਇਹਨਾਂ ਇਹਨਾਂ ਸਪਸ਼ਟੀਕਰਨ ਦੇ ਆਧਾਰ ਉੱਤੇ press release ਦੇ ਕੁੱਛ ਹਿੱਸੇ ਭਾਰਤੀ Social Media ਦੇ ਖਾਸ ਕਰਕੇ WhatsApp ਵਰਗੀਆਂ mobile messaging ਸੇਵਾਵਾਂ ਉੱਤੇ ਹੁਣ ਵੀ ਵਿਆਪਕ ਤੌਰ ਤੇ ਫੈਲਦੇ ਜਾ ਰਹੇ ਹਨ ਅੱਜੇ ਵੀ ਇਹ ਸੁਝਾਵ ਦਿੱਤਾ ਜਾ ਰਹਾ ਰਹੇ ਜਾ ਰਹੇ ਹਨ ਕਿ ਵਪਾਰਕ ਦਵਾਈਆਂ virus ਦਾ ਇਲਾਜ ਕਰਵਾਉਂਦੀਆਂ ਹਨ ਇਹਨਾਂ viral messages ਦਾ notice ਲਿਓਂਦੀਆਂ ਭਾਰਤੀਆਂ ਸੱਤਾਂ ਦੀ ਜਾਂਚ ਕਰਨ ਲਈ ਨੇ ਇਸ ਹਫਤੇ ਕਿਹਾ ਸੀ ਓਹਨਾ ਨੂੰ ਇਸ ਦੀ ਸਮਰਥਨ ਕਰਨ ਵਾਲੀ ਕੋਈ ਪ੍ਰਕਾਸ਼ਿਤ ਵਿਗਿਆਨਿਕ ਖੋਜ ਨਹੀਂ ਮਿਲੀ ਕਿ ਏਹੇ ਕੋਵਿਡ ਉੱਨੀ ਦੇ ਤਾਜਾ ਪ੍ਰਕੋਪ ਨੂੰ ਰੋਕਣ ਵਿਚ ਸਹਾਇਤਾ ਕਰਨਗਿਆਂ the logical indian website ਦੇ ਨੇ viral ਹੋਏ message ਦੀ ਪੜਤਾਲ ਕਿੱਤੀ ਅਤੇ ਆਇਆ ਕੀ social media ਉਪਭ ਪਗਤਾਵਾਂ ਦੁਆਰਾ ਉਹਨਾਂ ਦੀ ਵਿਦਾਪਕ ਗਲਤ ਵਿਖਿਆ ਕਿੱਤੀ ਗਈ ਸੀ

ਹਾਂਜੀ ਜੀ, ਬਹੁਤ ਵਧਿਆ ਲੱਗੀ ਜੀ ਧੰਨਵਾਦ ਜੀ ਤੁਹਾਡਾ ਜਾਣਕਾਰੀ ਦੇਣ ਲਈ ਹਾਂਜੀ ਜੀ, ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਜਾਨੀ, ਅਤੇ ਮੇਰੇ ਲਿਖੇ ਗੀਤਾਂ ਦੇ ਅੱਜ-ਕੱਲ੍ਹ ਲੋਕ ਨੱਚਦੇ-ਟੱਪਦੇ, ਆਪਣੇ ਹੰਝੂ ਵਹਾਉਂਦੇ ਹਨ। ਜਿਵੇਂ ਜਿਵੇਂ ਆਪਣਾ ਪਿਛਲਾ ਗੀਤਾ ਜਿਹੜਾ ਸੀਗਾ ਉਹ ਗਿੱਪੀ ਗਰੇਵਾਲ ਨੂੰ ਦਿੱਤਾ ਸੀ ਪਰ ਉਹਨੇ ਭੜਥੂ ਪਾ ਦਿੱਤਾ। ਅਸੀਂ ਭੜਥੂ ਨਹੀਂ ਪਵਾਉਣਾ। ਭਰਤ ਪਵਾਉਣਾ ਹੈਗਾ। ਹੁਣ ਆਪਾਂ ਜਿਹੜਾ ਇਹ ਰਹਿੰਦਾ ਖੂੰਹਦਾ ਜਿਹੜਾ ਗੀਤ ਆਪਣਾ ਹੈਗਾ, ਅਫਸਾਨਾ ਖਾਨ ਨੂੰ ਦਿੱਤਾ। ਉਹਨੇ ਰੁਆ ਰੁਆ ਕੇ ਮੁੰਡਿਆਂ ਦਾ ਰੁਆ ਰੁਆ ਕੇ ਕੁੜੀਆਂ ਦਾ ਨਾਸ ਮਾਰਤਾ। ਸਾਨੂੰ ਚਾਹੀਦਾ ਹੈ ਕਿ ਏਦਾਂ ਦੇ ਗੀਤ ਜਿਹੜੇ ਸਾਡੇ ਮੁੰਡੇ ਖੁਸ਼ ਹੋਣ, ਨੱਚਣ, ਟੱਪਣ ਅਤੇ ਖੰਘ ਘੱਟ ਕਰਨ, ਮਾੜ੍ਹਾ ਮੋਟਾ ਬੰਦੇ ਨੂੰ ਸਮਝਣਾ ਚਾਹੀਦਾ ਬਈ ਸਾਨੂੰ ਖੰਘਣਾ ਨਹੀਂ ਚਾਹੀਦਾ। ਤਾਂ ਕਿ ਕੋਈ ਜਦੋਂ ਕੰਮ ਕਰਦਾ ਹੋਵੇ, ਵਿੱਚ disturbance ਨਾ ਆਵੇ। ਅਤੇ ਅਸੀਂ ਗੱਲ ਕਰਾਂਗੇ ਜਿਹੜਾ ਸਾਡਾ ਅੱਜ ਦਾ ਵਿਸ਼ਾ ਹੈ ਇਹ ਹੈ ਪੰਜ-ਆਬ। ਨਿਬੰਧਕਾਰ ਦੱਸਦਾ ਹੈ ਕਿ ਉਸਦੇ ਪਿੰਡੇ ਦੇ ਲੋਕਾਂ ਦੇ ਕਈ ਛੋਟੇ ਛੋਟੇ ਵੱਡੇ ਈਸ਼ਟ ਹਨ। ਸਾਰੇ ਪਿੰਡ ਦਾ ਸਾਂਝਾ ਪੂਰ ਪੂਜਾ ਅਸਥਾਨ ਸਮੇਤ ਮੁਸਲਮਾਾਨਾਂ ਦੇ ਗੁਰਦੁਆਰਾ ਹੈ। ਫਰਕ ਉਸਦੇ ਘਰਾਂ ਦੀਆਂ ਆਪੋ ਆਪਣੀਆਂ ਵੱਡੇ ਵਡੇਰੀਆਂ ਦੀਆਂ ਵੱਖ ਵੱਖ ਸਮਾਧਾਂ ਅਤੇ ਮੱਟੀਆਂ ਹਨ। ਹਰ ਗਲੀ ਵਿੱਚ ਲੱਗਾ ਖੂਹਾ, ਖਵਾਜ਼ਾ ਪੀਰ ਹੈ। ਹਰ ਮੁਹੱਲੇ ਵਿੱਚ ਖੜ੍ਹਾ ਪਿੱਪਲ ਦਾ

ਅਤੇ ਜਿੱਥੇ ਤੱਕ ਹੋਵੇ ਅੰਗਰੇਜ਼ੀ ਦਾ ਪ੍ਰਯੋਗ ਨਾ ਕੀਤਾ ਜਾਵੇ। ਮਾਤਾ ਦੀ ਪੂਜਾ, ਕੁੱਝ ਘਰ ਇਸ ਟੋਭੇ ਉੱਪਰ ਬਣੀਆਂ ਮਾਤਾ ਰਾਣੀ ਦੀਆਂ ਮੱਟੀਆਂ ਦੀਆਂ ਹਰ ਮੰਗਲਵਾਰ ਪੂਜਾ ਕਰਦੇ ਹਨ।

ਬੁੱਢੀਆਂ ਏਦਾਂ ਦੀਆਂ ਹੁੰਦੀਆਂ ਹਨ ਬਈ ਜਿਹੜੀਆਂ ਚੁਗਲੀਆਂ ਲਾ ਲਾ ਕੇ, ਲਾ ਲਾ ਕੇ ਇੱਕ ਦੂਜੇ ਨਾਲ ਲੋਕਾਂ ਦੀਆਂ ਤਰ੍ਹਾ ਤਰ੍ਹਾਂ ਦੀਆਂ ਬੇਇੱਜ਼ਤੀਆਂ ਕਰਦੀਆਂ ਹਨ। ਜਿਵੇਂ ਕਿ ਤੁਸੀਂ ਹੁਣ ਸਾਡੀ ਇੱਕ ਹੋਰ ਬੁੱਢੀ ਲੈ ਲਉ। ਜਿਹੜੀ ਸੈਕਟਰ ਛਿਆਹਠ ਵਿੱਚ ਰਹਿੰਦੀ ਹੈ। ਉਹ ਬੁੱਢੀ ਐਨਾ ਤੇਜ਼ ਹੈ ਕਿ ਐਨਾ ਤੇਜ਼ ਹੈ ਐਨੀਆਂ ਚੁਗਲੀਆਂ ਨਾ, ਸਾਰਾ ਦਿਨ ਉਹਨੂੰ ਚੁਗਲੀਆਂ ਤੋਂ ਵਿਹਲ ਹੀ ਨਹੀਂ ਮਿਲਦੀ। ਸਾਨੂੰ ਚਾਹੀਦਾ ਹੈ ਬਈ ਸਾਡਾ ਜਿਹੜਾ ਸਮਾਜ ਹੈ ਸਾਫ ਸੁਥਰਾ ਪਵਿੱਤਰ ਚਾਹੀਦਾ ਨਾ ਕਿ ਚੁਗਲਖੋਰ ਇਹਨਾ ਚੁਗਲੀਆਂ ਤੋਂ ਵੀ ਪਰੇ ਹੱਟ ਕੇ ਵੀ ਜੀਵਨ ਹੈਗਾ, ਚੁਗਲੀਆਂ ਨਹੀਂ ਲਾਉਣੀਆਂ ਚਾਹੀਦੀਆਂ। ਕੋਈ ਉਸ ਉੱਪਰ ਨੂੰ ਵਿਉਂ ਮਾਤਾ, ਕੋਈ ਲਾਣੇ ਦਾਣੇਦਾਰ ਮਾਤਾ, ਕੋਈ ਜਲ ਮਾਤਾ, ਕੋਈ ਫੁੱਲ ਮਾਤਾ ਅਤੇ ਕੋਈ ਵੱਡੀ ਮਾਤਾ ਆਖਦਾ ਹੈ। ਫਿਰ ਮਰੀਜ਼ ਨੂੰ ਅੰਦਰਲੇ ਹਨੇਰੇ ਵਿੱਚ ਹਨੇਰੇ ਕਮਰੇ ਵਿੱਚ ਡੱਕ ਕੇ ਰੌਸ਼ਨੀ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਜਾਂਦੇ ਹਨ ਅਤੇ ਇਸ ਤਰ੍ਹਾ ਦਾ ਨਾ ਕੀਤਾ, ਨਾ ਤਾਂ ਮਾਤਾ ਰਾਣੀ ਨੂੰ ਚਲਕੋਰ ਮਾਰ ਜਾਵੇਗੀ। ਫੇਰ ਕਿਧਰੇ ਮੀਂਹ ਪੈਣ ਲੱਗ ਜਾਵੇ ਤਾਂ ਮਰੀਜ਼ ਨੂੰ ਬਿਜਲੀ ਦੀ ਗਰਜ਼ਣ ਦੀ ਆਵਾਜ਼ ਤੋਂ ਬਚਾਉਣ ਲਈ ਘਰ ਵਿੱਚ ਪੀਪੇ ਦੇ ਭਾਂਡੇ ਖੜਕਾ ਕੇ ਅਤੇ ਚੱਕੀ ਆਦਿ ਪੀਹ ਕੇ ਲਗਾਤਾਰ ਖੜਕਾ ਕੀਤਾ ਜਾਂਦਾ ਹੈ। ਅਤੇ ਇਸ ਤਰ੍ਹਾਂ ਬਿਮਾਰ ਜਿਹੜਾ ਵਿਅਕਤੀ ਹੈ ਉਹਨੂੰ ਛੱਲ ਦੇ ਮਾਤਾ ਰਾਣੀ ਦੀ ਪਰੋਕ ਵਿੱਚ ਕਰੋਪ ਤੋਂ ਬਚਾਇਆ ਜਾਂਦਾ ਹੈ। ਇਸ ਪ੍ਰਕਾਰ ਮਾਤਾ ਰਾਣੀ ਨੂੰ ਹਰ ਪ੍ਰਕਾਰ ਖੁਸ਼ ਰੱਖਿਆਂ ਜਾਂਦਾ ਹੈ। ਫਲਸਰੂਪ ਜੇਕਰ ਮਰੀਜ਼ ਬੱਚ ਜਾਵੇ ਤਾਂ ਜਿਸ ਬੁੱਢੀ ਦੇ ਮਾਤਾ ਦੀ ਕਿਸਮ ਦੱਸੀ ਹੋਵੇ ਉਸਦਾ ਬਹੁਤ ਆਦਰ ਕੀਤਾ ਜਾਂਦਾ ਹੈ।

ਚੁਗਲੀਆਂ ਦਾ ਮੁਕਾਬਲਾ ਕੀਤਾ ਜਾਵੇ ਜਾਂ ਸਾਡੇ ਜਿਹੜੇ ਸਤਿਕਾਰ ਯੋਗ, ਮਾਨਯੋਗ, ਛਿਆਹਠ miss ਸੁਮਨ ਕੁਮਾਰੀ ਇਹ award ਜਿੱਤਣਗੇ। ਚੁਗਲੀ ਦਾ ਐਨਾ ਵੱਡਾ ਵਡੇਰਾ ਇਹਨਾ ਕੋਲ stock ਹੈ। ਜੋ ਕਿ ਜਦੋਂ ਕੱਢਣਗੇ ਅੰਦਰ ਤਾਂ ਉਹ ਐਨੀਆਂ ਗੰਦੀਆਂ ਗੰਦੀਆਂ ਚੁਗਲੀਆਂ ਨਿਕਲਣਗੀਆਂ ਬਈ ਤੁਸੀਂ ਉਹਨੂੰ ਪੁੱਛ ਨਹੀਂ ਸਕਦੇ। ਖੈਰ ਇਹਨਾ ਨੂੰ ਅਸੀਂ ਪਿੱਛੇ ਰੱਖਦੇ ਹੋਏ ਆਪਣੀ ਕਹਾਣੀ ਵੱਲ ਤੁਰਦੇ ਹਾਂ।

ਤਾਂ ਅੱਗਿਉਂ ਮਰੀਜ਼ ਮਰ ਜਾਵੇ ਤਾਂ ਬੁੱਢੀ ਦਾ ਕਸੂਰ ਕਿਵੇਂ ਹੋ ਸਕਦਾ। ਉਹ ਤਾਂ ਮਰੀਜ਼ ਆਪਣੀ ਬਿਮਾਰੀ ਕਰਕੇ ਮਰਿਆ। ਉਹਦਾ ਇਲਾਜ ਨਹੀਂ ਕਰਾਇਆ ਤਾਂ ਮਰਿਆ। ਚੁਗਲਖੋਰਾਂ ਕਰਕੇ ਥੋੜ੍ਹੀ ਨਾ ਮਰਿਆ। ਫਸਸਰੂਪ ਜੇਕਰ ਮਰੀਜ਼ ਬੱਚ ਜਾਵੇ ਤਾਂ ਇਸ ਬੁੱਢੀ ਨੇ ਨੇ ਮਾਤਾ ਦੀ ਕਿਸਮ ਦੱਸੀ ਹੋਵੇ ਤਾਂ ਉਸਦਾ ਬਹੁਤ ਆਦਰ ਕੀਤਾ ਜਾਂਦਾ ਹੈ। ਬੁੱਢੀ ਦਾ ਕਸੂਰ ਇੱਥੌ ਤੱਕ ਕਿ ਜੇਕਰ ਕਿਸੇ ਨੂੰ ਮਾਮੂਲੀ ਤਾਪ ਵੀ ਚੜ੍ਹੇ ਤਾਂ ਇਹ ਕਹਿ ਉਸਦਾ ਇਲਾਜ ਕੀਤਾ, ਕਰਨੋ ਰੋਕਿਆ ਜਾ ਸਕਦਾ ਹੈ ਕਿ ਇਹ ਅੱਜ ਭਲਕ ਮਾਤਾ ਰਾਣੀ ਦਾ ਖਰੋੜਣਾ ਖਤੋੜਣਾ ਖੋਤੜਣਾ ਬਣਨ ਵਾਲਾ ਹੈ। ਇਸੇ ਤਰ੍ਹਾਂ ਮਾਤਾ ਦਾ ਮਰੀਜ਼ ਭਾਵੇਂ ਲੇਰਾਂ ਮਾਰ ਰਿਹਾ ਹੋਵੇ, ਪਰ ਘਰ ਵਾਲੇ ਇਹੋ ਜਿਹੇ ਇਹੋ ਕਹਿੰਦੇ ਹਨ ਬੇਚਾਰੇ ਨੇ ਪੰਗਾ ਨਹੀਂ ਪੱਗੜੀ ਨਹੀਂ ਲਾਈ। ਹੱਸਦੀ ਖੇਡਦੀ ਅਤੇ ਆਈ ਅਤੇ ਹੱਸਦੀ ਖੇਡਦੀ ਜਾ ਰਹੀ ਹੈ। ਮਾਤਾ ਨੇ ਮੁੜ ਜਾਣ ਤੇ ਮਿੱਠੇ ਗੁਲਗੁਲੇ ਪਕਾ ਕੇ ਅਤੇ ਮਾਤਾ ਰਾਣੀ ਦਾ ਖਾਣ ਨੂੰ ਦਿੱਤਾ ਜਾਂਦਾ ਹੈ।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

ਦੱਸੋ ਇਹ ਕੀ ਗਲੱ ਬਣੀ ਭਾਈ, ਜੇ ਗਧੇ ਨੂੰ ਭੋਗ ਨਹੀਂ ਲਵਾਇਆ ਤਾਂ ਰੋਟੀ ਅਤੇ ਗੁਲਗੁਲਿਆਂ ਨੂੰ ਹੱਥ ਕਿਉਂ ਨਹੀਂ ਲਾ ਸਕਦਾ ਕੋਈ ਇਹ ਤਾਂ ਕੋਈ ਇਹਦਾ ਮਤਲਬ ਹੀ ਨਹੀਂ ਬਣਿਆ। ਆਪਾਂ ਆਪਣੀ ਕਹਾਣੀ ਵੱਲ ਮੁੜਦੇ ਹਾਂ। ਮਾਤਾ ਦੇ ਮੁੜ ਜਾਣ ਤੇ ਮਿੱਠੇ ਗੁਲਗੁਲੇ ਪਕਾ ਕੇ ਮਾਤਾ ਰਾਣੀ ਦਾ ਉਥਾਨ ਕੀਤਾ ਜਾਂਦਾ ਹੈ। ਗੁਲਗੁਲੇ ਪਕਾਉਂਦੇ ਸਮੇਂ ਕਿਸੇ ਜੇਠੇ ਪੁੱਤ ਧੀ ਨੂੰ ਨੇੜੇ ਨਹੀਂ ਆਉਣ ਦਿੱਤਾ ਜਾਂਦਾ।